ਹਾਂਜੀ ਜਿਹੜਾ ਇਹ internet ਹੁੰਦਾ ਇਹਦੇ ਵਿੱਚ ਆਪਾਂ ਨੂੰ

ਵੀ ਤੁਸੀਂ ਕਿਸ ਤਰ੍ਹਾਂ use ਕਰਨਾ ਕਿੰਨਾ ਤੁਹਾਨੂੰ data ਚਾਹੀਦਾ daily ਦਾ ਕਿੰਨਾ ਚਲਾ ਸਕਦੇ ਆ ਤੁਸੀਂ ਲੈਣਾ ਪੈਂਦਾ ਅਲੱਗ ਅਲੱਗ plain ਹੋ ਜਾਂਦੇ ਚਲੋ ਚਲੋ ਜਿਵੇਂ

ਦੇਖੋ ਤੁਸੀਂ ਸੁਣਿਆ ਹੋਣੇ ਵੀ three G four G

ਇਹ ਕੀ ਏ five G G ਦਾ ਮਤਲਬ ਹੁੰਦਾ generation

ਦੇਖੋ ਜਿਹੜਾ ਸ਼ੁਰੂ ਚ internet ਆਇਆ ਨਾ ਪਹਿਲਾਂ ਉਹਨੂੰ GPRS ਕਹਿੰਦੇ ਹੁੰਦੇ ਸੀਗੇ GPRS ਅੱਛਾ ਜੀ

GPRS ਛੋਟੇ ਮੋਬਇਲਾ ਪਰ ਚਲੇਗਾ ਬਟਨਾ ਆਲੇ ਪਰ

ਉਸ ਤੇ ਬਾਅਦ ਜਿਵੇਂ ਅਹ ਅਹ demand ਵੱਧੀ ਗੀ technology change ਹੁੰਦੀ ਗਈ ਉਸੇ ਤਰ੍ਹਾਂ ਇਹ change ਹੁੰਦਾ ਗਿਆ ਹਾਂਜੀ ਇੱਕ ਤਰਫ਼ GPRS ਆ ਗਿਆ ਫੇਰ two G three G four G ਹੁਣ five G launch ਹੋਇਆ ਨੀਂ ਇਹ ਮਤਲਬ ਬੀ ਜਿਵੇਂ two three four ਹੋ ਗਿਆ ਇਹਨਾ ਦਾ ਮਤਲਬ ਕੀ ਹੋਇਆ ਮਤਲਬ ਇਹ two ਦਾ ਜਾਂ three ਦਾ

ਦੇਖੋ ਪਹਿਲਾਂ ਨਾ mobile ਤੇ ਜਦੋਂ NET ਆਪਾਂ NET plain ਲੈਣੇ ਆ ਦੇਖ ਲੈਣੇ ਉਸ ਤੇ ਪਰ GPRS ਲਿੱਖ ਕੇ ਆਇਆ ਕਰਦਾ ਸੀਗਾ GPRS ਉਹਨੂੰ internet ਕਹਿੰਦੇ ਏ ਛੋਟਾ plain ਹੋਇਆ ਕਰਦਾ ਸੀਗਾ ਬਹੁਤ ਛੋਟਾ

ਠੀਕ ਏ ਜੀ

ਉਸੇ ਤਰ੍ਹਾਂ ਹੁਣ ਉਹ ਉਹਨਾ ਦੇ ਡਾਟੇ ਦਾ plain ਹੁਣ data change ਕਰਤਾ

ਉਹਦੇ ਵਿੱਚ ਆਪਣਾ ਕੀ ਏ ਨਾ ਹੁਣ two G ਆ ਗਿਆ second generation ਅੱਛਾ ਜੀ ਠੀਕ ਏ ਹੁਣ ਜਦੋਂ smart phone ਆ ਗਏ ਫੇਰ ਉਹਨੇ three G launch ਕਰਿਆ ਉਸ ਕੇ ਬਾਅਦ five ਅਹ four G ਆ ਗਿਆ jio ਦਾ

ਹੁਣ five G ਆ ਗਿਆ generation change ਹੁੰਦੀ ਗਈ ਜਿਵੇਂ ਜਿਵੇਂ demand ਵੱਧੀ ਜਾਂਦੀ ਏ speed ਦੀ ਜਿਆਦਾ ਲੋੜ ਏ ਛੇਤੀ data transfer ਕਰਨਾ ਮਤਲਬ speed ਦਾ ਹੋ ਗਿਆ main ਇਹਨੂੰ

ਤਾਂ ਬੀ ਜਿਹੜਾ G ਹੋ ਗਿਆ ਇਹਦਾ ਮਤਲਬ ਏ speed increase ਹੋ ਗਈ ਉਹਦੀ ਹਾਂਜੀ increase ਹੋ ਗਈ speed speed ਵੱਧਗੀ ਉਹਦੀ NET ਦੀ speed ਵੱਧਗੀ

ਜਿਵੇਂ ਆਪਾਂ ਕਹਿਨੇ ਆ ਹੋਲੀ NET ਚਲਦਾ ਤੇਜ ਚਲਦਾ ਤਾਂ ਅਹ

ਦੇਖੋ ਤੁਹਾਨੂੰ ਮੈਂ ਦੱਸਿਆ ਨਾ ਜਿਹੜੇ ਪਹਿਲਾਂ ਜਦੋਂ ਹੁੰਦਾ ਸੀਗਾ internet ਉਹ ਆਪਣਾ connection ਲੈ ਕੇ ਕਿਉਂਕਿ ਪਹਿਲਾਂ ਲੋਕਾ ਨੇ ਕੀ ਹੁੰਦਾ ਸੀ ਮਾੜਾ ਮੋਟਾ ਚਲਾਣਾ ਹੁੰਦਾ ਸੀ ਕਿਹੜਾ ਕੋਈ ਗਾਣਾ download ਕਰਨਾ ਜਾਂ ਮਾੜਾ ਕੁੱਝ ਕਰਨਾ

ਠੀਕ ਏ ਜੀ ਮਾੜਾ ਮੋਟਾ ਹੁੰਦਾ ਸੀਗਾ ਤੇ ਹੁਣ ਕੀ ਏ ਲੋਕਾ ਨੇ ਹੁਣ ਅਹ ਇੱਕ ਇੱਕ GB ਦੀ movie download ਕਰਨੀ ਏ ਜੀ ਫੋਟੋਆਂ download ਕਰਨੀ ਏ

ਠੀਕ ਏ ਜੀ

ਉਹ ਘਰ ਦੇ ਜਿਹੜੇ landline phone ਦੇ through ਚਲਦਾ ਹੁੰਦਾ ਸੀਗਾ ਹਾਂਜੀ ਹਾਂ ਪਹਿਲਾਂ

ਠੀਕ ਏ ਜੀ ਹੁਣ ਜਿਹੜਾ ਚੱਲਣ ਲੱਗ ਗਿਆ ਹੁਣ fiber ਦੇ show ਚੱਲਣ ਲੱਗ ਗਏ fiber cable ਪੈਣ ਲੱਗ ਗਈ ਅੱਛਾ ਜੀ ਹੁਣ ਤਾਂ ਜਿਹੜੀ fiber cable ਏ ਉਹਦੀ speed ਬਹੁਤ ਹੁੰਦੀ ਏ

ਪਹਿਲਾਂ ਤਾਂ ਬਹੁਤ ਘੱਟ ਵਰਤੋ ਚ ਆਉਂਦਾ ਥਾ ਮਤਲਬ ਮੈਂ ਅਗਲਾ ਕੰਮ ਨੂੰ ਜਿੰਨੂ business man ਏ ਜਾਂ ਕੋਈ ਬਹੁਤ ਉਹ ਕਰਦਾ

ਹਾਂ ਹੁਣ ਤਾਂ ਹਰੇਕ ਦੇ mobile ਚ ਹੱਥ ਚ ਏ

ਹਾਂ ਦੇਖੋ ਅੱਜਕਲ ਜਿਹੜਾ ਆਪਣਾ fibers ਆ ਗਏ ਨਾ ਉਹਨੇ ਇੱਕ ਹੋਰ ਮਿਡ ਗੱਲ ਦੱਸਾਂ ਜਿਹੜਾ fiber ਦਾ guard ਆ ਨੇ ਜਿਹੜੀ fiber ਤਾਰ ਏ ਉਹ India ਨੇ India ਦੇ ਬੰਦੇ ਨੇ ਕੱਡੀ ਏ

ਜਿਹੜੀ ਪੂਰੀ ਦੁਨੀਆਂ ਹੁਣ use ਕਰ ਰਹੀ ਏ fiber

ਹਾਂ ਉਹਦੇ ਵਿੱਚ fiber ਚ ਕੀ ਹੁੰਦਾ ਨਾ ਉਹਨੇ ਬੰਦੇ ਨੇ ਜਿੰਨੇ ਕਾਡ ਕੱਡੀ ਏ

ਉਹ ਜਿਵੇਂ ਆਪਣੇ ਆਪਾਂ bulb ਦਾ switch on ਕਰੇ ਇੱਕੋ ਲਕ ਤੇ light ਆ ਗਈ

ਉਸੇ ਤਰ੍ਹਾਂ ਕੀ ਏ fiber ਵਿਚਲੀ ਜਿਹੜੀ wire ਏ ਨਾ ਉਹ ਕੰਚ ਦੀ wire ਏ

ਠੀਕ ਏ ਜਦੋਂ ਉਸ ਚ current ਅਹ light ਬਲਦੀ ਏ NET ਦੀ speed ਚ data ਜਾਂਦਾ ਤਾਂ ਬਹੁਤ speed ਨਾਲ ਜਾਂਦਾ ਅੱਛਾ ਜੀ ਹਾਂਜੀ ਫੇਰ ਉਸ ਚ light ਬਲਣ ਲੱਗ ਜਾਂਦੀ ਏ light ਜੀ ਦਿਖਦੀ ਏ ਇੱਕ

ਹਾਂਜੀ ਉਹ ਕੰਚ ਦੀ ਤਾਰ ਨੂੰ wire ਹੁੰਦੀ ਏ ਕੰਚ ਦੀ

ਜੇ ਤੁਸੀਂ ਦੇਖਣੀ ਏ ਤਾਂ YouTube ਤੇ ਬਹੁਤ video ਪਈਏ ਉਹਦੀਆਂ

ਜੇ ਦਿਮਾਗ ਹੈ ਤੁਹਾਡੇ ਕੋਲ ਉਹ ਇਸ ਤਰ੍ਹਾਂ ਹਾਂ ਜੇ ਤੁਸੀਂ ਦੇਖਣੇ ਏ ਤੁਹਾਨੂੰ ਦਿੱਖਾਦਾਗੇ

ਇਹ ਵੀ ਹੁਣ ਤੁਹਾਨੂੰ ਇਹ ਵੀ ਦਸਦਾ ਜਿਹੜਾ fiber ਪਿਆ ਹੁਣ ਅੱਜਕਲ ਜਿਹੜਾ ਇਹ connect ਚੱਲ ਰਿਹਾ ਜਿਹੜਾ BSNL ਠੀਕ

ਇਹ connect ਦਾ ਹੋ ਗਿਆ

reliance ਦਾ TATA ਵਾਲੀਆਂ ਦਾ ਵੀ airtel ਹੋ ਗਏ

ਇਹ ਜਿਹੜਾ software hardware ਇਹ ਕੀ ਹੁਣ ਨਵਾ software ਦਾ ਮਤਲਬ ਕੀ ਹੋਇਆ ਜੀ ਕਈ ਵਰ ਆਪਾਂ ਕਹਿਨੇ ਆ ਵੀ hard copy ਦੇਦੋ ਜਾਂ soft copy office use ਕਰਦੇ ਹੁੰਨੇ ਏ ਵਰਤੋ ਵਾਸਤੇ

ਉਹ ਹੁੰਦਾ by hand ਜਿਹੜਾ ਆਪਾਂ ਕਿਸੇ ਨੂੰ ਦੇਨੇ ਆ photo state ਵਗੈਰਾ

ਜਿਹੜਾ soft copy ਹੁੰਦਾ ਇਹ digital ਮੋੜ ਤੇ ਹੁੰਦਾ ਇਹ ਆਪਣੇ mobile ਦੇ through ਦੇਨੇ ਆ ਕਿਸੇ ਨੂੰ

ਮੰਨਲੋ ਜਿੰਨੀ ਵੀ soft copies ਦਾ ਮਤਲਬ ਹੁੰਦਾ ਵੀ ਜਿਵੇਂ ਤੁਸੀਂ ਕੋਈ video ਹੋਗੀ

ਹਮ song ਵਗੈਰਾ ਇਹ ਸਾਰੇ soft copy ਦੇ ਵਿੱਚ ਆਂਦੇ ਏ ਕਿਉਂਕਿ ਇਹ digital mode ਦੇ through ਚੱਲਦੇ ਏ

ਠੀਕ ਠੀਕ ਜਿਹੜੇ hard copy ਹੁੰਦੀ ਏ ਇਹ ਆਪਣੇ by hand ਜਿਹੜਾ ਆਪਾਂ photo state ਕਰ ਲਿਆ book ਹੋ ਗਈ ਕਾਪੀਆਂ ਹੋ ਗਈਆਂ pens ਇਹ ਆਪਣੀਆਂ ਹੁੰਨੇ ਏ ਠੀਕ ਏ ਜੀ ਠੀਕ ਏ

hardware ਕੀ ਹੋ ਗਿਆ software ਕੀ ਹੋ ਗਿਆ ਮੈਂ ਜਿਹੜਾ computer ਚ ਵਰਤਦੇ ਆ ਆਪਾਂ ਦੇਖੋ hardware ਹੁੰਦਾ ਜਿਹੜਾ ਮਤਲਬ ਜਿਹੜੀ ਚੀਜ਼ ਨੂੰ ਆਪਾਂ touch ਕਰ ਸਕਦੇ ਆ ਅੱਛਾ ਜੀ ਠੀਕ ਏ ਜੀ ਜਿਹੜਾ software ਹੁੰਦਾ ਉਹ ਆਪਾਂ touch ਨੀਂ ਕਰ ਸਕਦੇ ਪਰ ਹੁੰਦਾ ਵੀ software ਹੈਗਾ ਕੋਈ ਚੀਜ਼ ਕੋਈ ਨਾ ਕੋਈ ਚੀਜ਼ ਹੈਗੀ ਏ ਪਰ ਉਹਨੂੰ ਆਪਾਂ touch ਨੀਂ ਕਰ ਸਕਦੇ ਦੇਖ ਨੀਂ ਸਕਦੇ

hardware ਹੁੰਦਾ ਜਿਵੇਂ ਆਪਣਾ keyboard mouse ਹੋ ਗਿਆ CPU ਹੋ ਗਿਆ LCD ਹੋ ਗਈ

ਠੀਕ ਏ ਜੀ ਕਿਉਂਕਿ ਇਹਨਾ ਨੂੰ ਆਪਾਂ touch ਕਰ ਸਕਦੇ ਆ ਠੀਕ ਏ ਜੀ ਆ ਜਿਹੜਾ software ਹੁੰਦਾ ਉਹਨੂੰ touch ਨੀਂ ਕਰ ਸਕਦੇ ਹੁਣ ਉਹ ਇੱਦਾਂ ਹੁੰਦਾ ਵੀ ਪਈ ਜਿਵੇਂ ਚੀਜ਼ ਹੈਗੀ ਏ

ਫੇਰ ਜਿਹੜਾ ਕਹਿ ਦੇਨੇ ਵੀ hardware ਦਾ course ਕਰਨਾ ਉਹ ਕੀ ਹੁੰਦਾ ਜੀ ਦੇਖੋ hardware ਦਾ course ਉਹਦੇ ਵਿੱਚ ਕੀ ਹੁੰਦਾ ਆਪਣੀ repairing ਹੁੰਦੀ ਏ ਅੱਛਾ computer ਦੀ repair ਸਿੱਖਣਾ ਹਾਂਜੀ computer repair ਸਿੱਖਣਾ ਇੱਕ ਆਪਣਾ internet ਹੋ ਗਿਆ

software ਦਾ ਮਤਲਬ ਹੁੰਦਾ ਜਿੰਨੇ ਵੀ ਮਤਲਬ application ਨੇ

ਜਿਵੇਂ MS word excel PowerPoint ਹੋ ਗਿਆ shop ਹੋਗੀ

ਅੱਛਾ ਜੀ

ਮਤਲਬ ਜਿਹੜਾ ਆਪਾਂ ਨੂੰ screen ਤੇ ਦਿਖਦੇ ਨੇ ਜਾਂ ਆਪਾਂ use ਕਰਦੇ ਆ ਉਹ software ਚ ਆ ਗਏ ਹਾਂਜੀ ਉਹ ਆਪਣਾ software ਚ ਆ ਗਏ ਠੀਕ ਏ ਜੇ ਖ਼ਰਾਬ ਹੋ ਗਿਆ ਜਾਂ ਉਹਦੀ repair ਕਰਨੀ ਆ ਆਪਾਂ ਉਹ hardware ਚ ਆ ਗਏ

repair ਤਾਂ software ਦੀ ਵੀ ਹੋ ਜਾਂਦੀ ਜੇ ਅਸੀਂ ਕਰਨੀ ਏ software repair ਵੀ ਕਰ ਸਕਦੇ ਆ

ਅੱਗੇ ਤੇ ਅੱਗੇ software ਮਿਲ ਜਾਂਦੇ ਏ repair ਵਾਲੇ

ਇੱਕ ਤੇ hardware ਦਾ ਹੁੰਦਾ hardware ਇਹ ਚੀਜ਼ ਹੁੰਦੀ ਏ ਵੀ ਨਵੀ ਓ ਪਾਣੀ ਪੈ ਸਕਦੀ ਏ

ਉਹ ਜਿੱਦਾਂ light ਜਿਆਦਾ ਆ ਗਈ ਤਾਂ ਫੂਕ ਸਕਦੀ ਏ ਪਾਣੀ ਪੈ ਜਾਵੇ ਤਾਂ ਫੂਕ ਸਕਦੀ ਏ

ਗਲਤ ਕੋਈ ਤਾਰ ਲੱਗ ਗਈ ਤਾਂ ਵੀ ਫੂਕ

ਦੇਖੋ soft ਜਿਹੜਾ software ਹੁੰਦਾ ਨਾ